ਇੱਸ ਫ਼ੋਟੋ ਵਿੱਚ ਇੱਕ ਹੱਡੀਆਂ ਦਾ ਜੋੜਨ ਦਾ ਫਿਜ਼ੀਓਥੈਰਪੀ ਸੈਂਟਰ ਦਿੱਖ ਰਿਹਾ ਹੈ ਇੱਕ ਪੰਜਾਬ ਗ੍ਰਹਮੀਣ ਬੈਂਕ --

ਇੱਸ ਫ਼ੋਟੋ ਵਿੱਚ ਇੱਕ ਆਦਮੀ ਬੱਚੇ ਨੂੰ ਪੜ੍ਹਾ ਰਿਹਾ ਹੈ ਦਿਖਾਈ ਦੇ ਰਿਹਾ ਹੈ ਇੱਕ ਕੁਰਸੀ ਹੈ ਲਾਲ ਰੰਗ ਦੀ ਇੱਕ ਔਰਤ ਖੜੀ ਹੈ ਇੱਕ ਵ੍ਹਾਈਟ ਬੋਰਡ ਹੈ ਕੁਝ ਬੱਚੇ--

ਇੱਸ ਫ਼ੋਟੋ ਵਿੱਚ ਇੱਕ ਆਦਮੀ ਬੱਚੇਯਾਂ ਨੂੰ ਪੜ੍ਹਾ ਰਿਹਾ ਹੈ ਇੱਕ ਵ੍ਹਾਈਟ ਬੋਰਡ ਦਿਖਾਈ ਦੇ ਰਿਹਾ ਇੱਕ ਬਲੈਕ ਬੋਰਡ ਦਿਖਾਈ ਦੇ ਰਿਹਾ ਹੈ।

ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਇੱਕ ਗੱਡੀ ਖੜੀ ਹੈ ਬਾਹਰ ਜਿਸ ਦਾ ਰੰਗ ਸਿਲਵਰ ਲ ਬਲੈਕ ਜਿਹਾ ਲੱਗ ਰਿਹਾ ਹੈ।

ਕੁਝ ਰੁੱਖ ਦਿਖਾਏ ਦੇ ਰਹੇ ਹਨ ਮਕਾਨ ਦਿਖਾਈ ਦੇ ਰਿਹਾ ਹੋਰ ਦੁਕਾਨਾਂ ਦਿਖਾਈ ਦੇ ਰਹੀਆਂ ਹਨ।

ਇਸ ਦੇਸ਼ ਚ ਇੱਕ ਆਦਮੀ ਬੈਠਾ ਉਹਦੇ ਹੱਥ ਵਿੱਚ ਮੋਬਾਇਲ ਹੈ ਉਸ ਤੇ ਫੇਸ ਮਾਸਕ --

ਵਾਈਟ ਕਲਰ ਦੇ ਗੁਬਾਰਿਆਂ ਨਾਲ ਡੈਕੋਰੇਸ਼ਨ ਕੀਤੇ ਹੋਏ ਐ ਬਹੁਤ ਸੋਹਣੀਆਂ ਲਾਈਟਾਂ ਜਗ ਰਹੀਆਂ ਹਨ ਕੁਝ ਪਰਸਨ ਹੋਏ ਬੈਠੇ ਹੋਏ ਹਨ ਇੱਕ ਪਰਸਨ ਨੇ ਵਾਈਟ ਕਲਰ ਇੱਕ ਪਰਸਨ ਰੈਡ ਕਲਰ ਦੀ--

ਕੁਝ ਪਰਸਨ ਕੱਪੜੇ ਖਰੀਦ ਰਹੇ ਹਨ ਇੱਕ ਆਦਮੀ ਔਰਤ ਇੱਕ ਨਿੱਕਾ ਜਿਹਾ ਬੱਚਾ ਕੱਪੜੇ ਦੇਖ ਰਹੇ ਹਨ।

ਜਿੱਸ ਵਿੱਚ ਵਖ ਵਖ ਕੰਪਨੀਆਂ ਦੇ ਮੋਬਾਈਲ ਆ ਸ਼ੋ ਹੋ ਰਹੇ ਹਨ ਜਿਵੇਂ ਕੀ ਵੀਵੋ ਆ।

ਜਿਉ ਤੇ ਇਹ ਰੈ ਰੇਡਮੀ ਦੇ ਆ ਕੁਛ ਰੈੱਡ ਕਲਰ ਦੇ ਦਿਖ ਰਹੇ ਹਨ ਕੁਛ ਬਲੂ ਕਲਰ ਦੇ।

ਇਸ ਫ਼ੋਟੋ ਵਿੱਚ ਟਾਇਰ ਦਿਖ ਰਹੇ ਹਨ ਕੁਛ ਵੱਡੇ ਟਾਇਰ ਹਨ ਕੁਝ ਨਿੱਕੇ ਟਾਇਰ ਏ ਐ।

ਇਸ ਫੋਟੋ ਵਿੱਚ ਇੱਕ ਕਾਰ ਦਿਖ ਰਹੀ ਹੈ ਜਿਸ ਦੇ ਉੱਪਰ ਹਾਂਡਾ ਲਿਖਿਆ ਹੋਇਆ ਪਿੱਛੇ ਅੱਖਰ ਦਿਖਾਈ ਦੇ ਰਹੇ ਹਨ ਦੋ--

ਬਹੁਤ ਸੋਹਣੀ ਡੈਕੋਰੇਸ਼ਨ ਹੈ ਗੁਬਾਰੇ ਲੱਗੇ ਹੋਏ ਐ ਜੈਲੋ ਕਲਰ ਦੇ ਪਰਪਲ ਕਲਰ ਦੇ ਕੁਝ ਬੈਠਣ ਲਈ ਸਮਾਨ ਪਿਆ ਹੋਇਆ ਹੈ।

ਚੇਅਰ ਹੈ ਚੇਅਰ ਹਨ ਜੋ ਕਿ ਰੈਡ ਕਲਰ ਦਿਖ ਰਹੀ ਹੈ ਕੁਝ ਯੈਲੋ ਕਲਰ ਦੀ ਪੇਂਟ ਕੀਤੀ ਹੋਈ ਦਿਖਾਈ ਦੇ ਰਹੀ ਹੈ ਉੱਪਰ ਇੱਕ ਪੱਖਾ ਦਿਖਾਈ--

ਨਾਲੇ ਚੱਪਲਾਂ ਪੈਣੀਆਂ ਹੋਈਆਂ ਹਨ ਇੱਕ ਪਰਸਨ ਇਕ ਵਾਈਟ ਕਲਰ ਦੀ ਸ਼ਰਟ ਟੀ ਸ਼ਰਟ ਪਾਈ ਹੋਈ ਹੈ ਇੱਕ ਪਰਸਨ ਗੱਡੀ ਨੂੰ ਖੋਲ ਕੇ ਕੁਝ ਕੰਮ ਕਰ ਰਿਹਾ।

ਇਸ ਦੇ ਬਾਰ ਬਾਰ ਦਰਖਤ ਦਿਖਾਈ ਦੇ ਰਹੇ ਹਨ ਉੱਪਰ ਦੋ ਸ਼ੇਰਾਂ ਦੀ ਫੋਟੋ ਦਿਖ ਰਹੀ ਹੈ।

ਇਸ ਫੋਟੋ ਵਿੱਚ ਕਿਸੇ ਨੈਣੀ ਕੇਅਰ ਗਿ ਗਿਵ ਗਿਵਰ ਟਰੇਨਿੰਗ ਕੋਰਸ ਦਾ ਬੋਰਡ ਦਿਖ ਰਿਹਾ ਹੈ।

ਇਸ ਫੋਟੋ ਵਿੱਚ ਇੱਕ ਮਸ਼ੀਨ ਦਿਖਾਈ ਦੇ ਰਹੀ ਹੈ ਜਿਸ ਦਾ ਰੰਗ ਹਰਾ ਹੈ ਇੱਕ ਆਦਮੀ ਖਲੋਤਾ ਜੋ ਕਿ ਫੋਨ ਤੇ ਗੱਲ ਕਰ ਰਿਹਾ ਇੱਕ ਡਰਮ ਪਿਆ ਆ ਕੋਲ ਮਿੱਟੀ--

ਕਰ ਦਾ ਇੱਕ ਬੋਰਡ ਦਿਖਾਈ ਦੇ ਰਿਹਾ ਐ ਇੱਕ ਟਰਾਂਸਫਾਰਮ ਦਿਖਾਈ ਦੇ ਰਿਹਾ ਐ ਇੱਕ ਆਦਮੀ ਦਿਖਾਈ--

ਇਸ ਵਿੱਚ ਆਦਮੀ ਔਰਤਾਂ ਦਿਖਾਈ ਦੇ ਰਹੇ ਹਨ ਜੋ ਕਿ ਐਕਸਰਸਾਈਜ਼ ਕਰ ਰਹੇ ਹਨ।